ਮਾਲੀਫੀਸੈਂਟ ਓਹਨੂ ਅਹ ਬੇਟੀ ਨੂੰ ਇੰਨਾ ਪਿਆਰ ਕਰਦੀ ਹੁੰਦੀ ਆ ਕੇ ਓਹਨੂੰ ਮਨਾਂ ਨਹੀਂ ਕਰਦੀ ਵੀ ਓਹਨੂੰ ਕਹਿੰਦੀ ਵੀ ਠੀਕ ਹੈ ਮੈਂ ਤੇਰੇ ਨਾਲ ਚਲਾਂਗੀ ਫਿਰ ਓ ਜਾਂਦੀ ਹੈ ਤੇ ਤੀਨੋ ਜਾਣੇ ਜਾਂਦੇ ਨੇ ਕਾਂ ਵੀ ਨਾਲ ਜਾਂਦਾ ਹੈ ਤੇ ਓਥੇ ਅਹ ਰਾਜੇ ਦੇ ਮਹਿਲ ਜਾਂਦੇ ਨੇ ਉਹ prince ਨਾਲ ਪਿਉ ਹੁੰਦਾ ਰਾਜਾ ਓਹਦੀ ਮਾਂ ਵੀ ਹੁੰਦੀ ਹੈ ਰਾਣੀ। ਉਹ ਤੀਨੋ ਜਣੇ ਓਹਦਾ ਅਹ ਤਿੰਨਾਂ ਦਾ ਸੁਆਗਤ ਕਰਦੇ ਨੇ ਉਥੇ ਮਿਲਦੇ ਨੇ ਉਥੇ ਹੋਰ ਕਹਾਣੀਆਂ ਪਤਾ ਲੱਗਦੀਆਂ ਨੇ ਵੀ ਜੋ ਰਾਜੇ ਦੀ ਮਾਂ ਹੁੰਦੀ ਆ ਉਹ ਸਹੀ ਨਹੀਂ ਹੁੰਦੀ ਉਹ ਚਾਉਂਦੀ ਹੁੰਦੀ ਆ ਵੀ ਮੈਂ ਸਭ ਮਾਰ ਦਵਾ ਸਭ ਪਰੀਆਂ ਨੂੰ ਮਾਰ ਦਵਾ ਤੇ ਇਹ ਦੇਸ਼ ਨੂੰ ਮੈਂ ਆਪਣੇ ਵੱਸ ਚ ਕਰ ਲਾ ਇਸੇ ਲਈ ਉਹ ਸਭ ਜਾਲ ਇਹ ਸਭ ਓਹਦੀ ਮਾਂ ਦਾ ਹੀ ਜਾਲ ਰਚਿਆ ਹੁੰਦਾ ਹੈ। ਤੇ ਉਹ ਨੇ ਮਾਂ ਨੇ ਓ ਹੌਲੀ ਹੌਲੀ ਚਲੋ ਮਿਲਦੇ ਨੇ ਬੈਠਦੇ ਨੇ ਗੱਲਾਂ ਕਰਦੇ ਨੇ। ਮਲਿਫੀਸੈਂਟ ਨੂੰ ਵੀ ਪਤਾ ਹੁੰਦਾ ਕੇ ਇਹ ਸਾਡੇ ਦੇਸ਼ ਦੀਆ ਪਰੀਆਂ ਚੁਰਾਉਂਦੇ ਨੇ। ਪਰੀਆਂ ਚੁਰਾ ਕੇ ਤੇ ਤਰਕੀਬਾਂ ਲਾਉਂਦੇ ਨੇ ਤੇ ਸਾਨੂ ਵੱਸ ਚ ਕਰਨਾ ਚਾਹੁੰਦੇ ਨੇ ਇਸ ਲਈ ਉਹ ਵੀ ਚੰਗਾ ਨਹੀਂ ਸਮਝਦੀ ਹੁੰਦੀ ਤੇ ਅਰੋੜਾ ਨੂੰ ਰਾਜੇ ਨੂੰ ਨੂੰ ਇਹਨਾਂ ਚੀਜ਼ਾਂ ਬਾਰੇ ਕੁਝ ਕਿਸੇ ਨੂੰ ਨਹੀਂ ਪਤਾ ਹੁੰਦਾ

ਸਤਿ ਸ਼੍ਰੀ ਅਕਾਲ ਜੀ ਮੈਂ ਥੋਡਾ ਆਪਣਾ ਜੱਸਾ ਢਿੱਲੋਂ ਕਈ ਲੋਕ ਤਾਂ ਮੈਨੂੰ singer ਵੀ ਕਹਿੰਦੇ ਨੇ। ਪਰ ਮੈਂ ਉਹ ਅਹ ਨਾਂ ਵਿੱਚੋਂ ਨਈ ਜਿਹੜੇ ਦਬ ਜਾਣ। ਜਿਵੇਂ ਕਿ ਮੈਂ ਥੋਨੂੰ ਆਪਣੀ ਪਿਛਲੀ ਕਹਾਣੀ ਵਿੱਚ ਇੱਕ rickshaw ਵਾਲੇ ਦੀ ਗੱਲ ਤੁਹਾਨੂੰ ਦੱਸਦਾ ਪਿਆ ਸੀ। ਵੀ ਉਹ ਕਿਵੇਂ ਇੱਕ ਬੰਦੇ ਨਾਲ ਤੇ ਉਹਦੀ ਪਤਨੀ ਨੂੰ ਜਦੋਂ ਪੈਸੇ ਮੰਗਣ ਤੇ ਪੈਸੇ ਸੁੱਟ ਦਿੰਦਾ ਏ, ਦੋ ਰੁਪਏ ਦੇਣ ਮਗਰੋਂ, ਉਹ ਜਿਹੜਾ ਮੁਸਾਫਿਰ ਹੁੰਦਾ ਏ ਉਹਦੇ ਨਾਲ ਕੀ ਬੀਤਦੀ ਏ ਤੇ ਉਹ ਆਪਣਾ ਸਾਰਾ ਦੁੱਖ ਦਰਦ ਪੀੜਾ ਦੱਸਦਾ ਏ। ਜ਼ਰੂਰੀ ਨੀ ਹੁੰਦਾ ਕਿ ਜਿਹੜਾ rickshaw 'ਚ ਬੈਠਾ ਉਹ ਅਮੀਰ ਤੇ ਮਾੜਾ ਹੀ ਹੋਵੇ ਉਹ ਇੱਕ ਆਮ ਬੰਦਾ ਆਮ ਘਰ ਵਿੱਚ ਵਧੀਆ ਅਮ ਇਨਸਾਨ ਵੀ ਤਾਂ ਹੋ ਸਕਦਾ ਏ। ਵਧੀਆ ਇਨਸਾਨ ਹੋਣ ਲਈ ਕੁੱਝ ਗਰੀਬ ਹੋਣਾ ਜ਼ਰੂਰੀ ਨਹੀਂ ਏ ਗਰੀਬ ਹੋਣ ਨਾਲ ਤਾਂ ਲੋਕਾਂ ਨੂੰ ਇਹ ਨੀ ਪਤਾ ਚੱਲਦਾ ਵੀ ਤੁਸੀਂ ਆਰਾਮ ਨਾਲ ਵਧੀਆ ਤਰੀਕੇ ਨਾਲ ਗੱਲ ਕਰ ਲਓ ਵੀ ਤਾਂ ਕਿ ਕੋਈ ਖਿਸ਼ ਅਹ ਖੁਸ਼ ਹੋ ਕੇ ਸੋਨੂੰ ਚਾਰ ਰੁਪਏ ਦੀ ਥਾਂ ਅੱਠ ਰੁਪਏ ਦੇ ਦੇਵੇ ਮਾੜਾ ਪੈਣ ਨਾਲੋਂ ਕਿਤੇ ਹੋਣਾ ਚੰ ਅਹ ਚੰਗਾ ਹੋਣਾ ਜਿਆਦਾ ਵਧੀਆ ਏ ਤਾਂ ਕਿ ਇਸ ਨਾਲ ਥੋਨੂੰ ਨੂੰ ਜਿਹੜਾ ਹੈ ਥੋਡੇ ਜੀਵਨ ਵਿੱਚ ਖੁਸ਼ਹਾਲੀ ਆ ਜਾਵੇਗੀ। ਪਤਨੀ ਮੁੜ ਕੇ ਆ ਕੇ ਬੂਹੇ ਤੇ ਖਲੋ ਗਈ ਹੌਲੀ ਦੇਣੀ ਕਹਿੰਦੀ rickshaw ਨੂੰ ਚੰਗਾ ਹੁੰਦਾ ਇੱਕ ਕੱਪ ਚਾਹ ਪਿਆ ਦਿੰਦੀ, ਹੁਣ ਡੋਲਣੀ ਪਈ ਏ। ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ। ਜਿਹੜੀ ਕਿ ਮੇਰੀ ਉਹਦੀ ਪਤਨੀ ਸੀਗੀ। ਇੱਕ ਸਮਝੌ ਅਹ rickshaw ਵਾਲੇ ਨਾਲ ਸਮਝੌਤੇ ਦਾ ਰਾਹ ਲੱਭ ਰਹੀ ਸੀ, ਵੀ ਜਿਵੇਂ ਹੁਣ ਉਹਨੇ ਪੈਸੇ ਸੁੱਟ ਕੇ ਮਾਰੇ। ਦੋ ਰੁਪਏ ਜਦ ਕਿ ਉਹ ਤਿੰਨ ਮੰਗਦਾ ਪਿਆ ਸੀ ਤੇ ਮੈਂ ਨਹੀਂ ਦਿੱਤੇ। ਤੇ ਮੈਨੂੰ ਡਰ ਸੀਗਾ ਜਿਹੜਾ ਪਤਨੀ ਨੂੰ ਡਰ ਸੀਗਾ, ਵੀ ਉਹ ਕਿਤੇ ਆਪਣੇ ਨਾਲ ਦੇ ਹੋਰ ਨਾ ਲੈ ਕੇ ਆ ਜੇ ਤਿੰਨ-ਚਾਰ ਵੀ ਮੇਰੇ ਘਰ ਆਲੇ ਨੂੰ ਕੁੱਟੇ। ਲੱਗਦਾ ਸੀ ਉਹ ਹਾਰ ਗਈ ਏ। ਜੇ ਉਹ rickshaw ਵਾਲਾ ਮੁੜ ਕੇ ਆ ਜਾਵੇ ਤਾਂ ਮੈਂ ਇੱਥੋਂ ਚਲਾ ਜਾਵਾਂ ਤਾਂ ਇਹ ਉਹਨੂੰ ਚੁੱਪ ਕਰਕੇ ਤਿੰਨ ਰੁਪਏ ਹੀ ਦੇ ਦੇਵੇਗੀ। ਕਿਉਂ ਜੇ ਇਹ ਕਹਿਣ ਲੱਗੀ ਜੇ ਰਾਤ ਹੋਵੇ ਮੀਂਹ ਵਰਦਾ ਹੋਵੇ ਤਾਂ ਤਿੰਨ ਹੀ ਰੁਪਏ ਲੈਂਦੇ ਨੇ rickshaw ਵਾਲੇ। ਹੁਣ ਮੀਂਹ ਵਰਸਦੇ ਮੇਰੇ ਮੂਹੋਂ ਇਹ ਗੱਲ ਸਖਤੀ ਨਾਲ ਨਿਕਲ ਗਈ। ਇਸਦਾ ਅਹਿਸਾਸ ਮੈਨੂੰ ਵੀ ਸ਼ਿੱਦਤ ਨਾਲ ਹੋਇਆ। ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ। ਮੈਂ ਚਿੱਠੀ ਦੇ ਦੋ-ਤਿੰਨ ਸਤਰਾਂ 'ਚ ਪੂਰੀ ਕਰ ਦਿੱਤੀ। ਪੂਰੀ ਕੀ ਕਰ ਦਿੱਤੀ ਥੱਕ ਹਾਰ ਕੇ ਲਿਖ ਹੀ ਦਿੱਤਾ ਮੈਂ ਹੋਰ ਗੱਲਾਂ ਮੈਂ ਅਗਲੀ ਚਿੱਠੀ 'ਚ ਲਿਖਾਂਗਾ design ਜਿਹੜਾ ਥੋਨੂੰ ਚੰਗਾ ਲੱਗੇ ਤੇ ਲੱਕੜ ਬਾਰੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ, ਉਹ ਭੁੱਲ ਭੁੱਲ-ਭੱਲ ਗਈ ਏ, ਵਿਚਕਾਰ ਉਹ ਆ ਗਿਆ, ਜਿਹੜਾ ਚੌਂਕ 'ਚ ਖਲੋਤਾ ਸੀ। ਸ਼ਾਇਦ ਹਾਲੇ ਵੀ ਉਂਜ ਖਲੋਤਾ ਈ ਹੋਵੇ rickshaw ਦੀ ਕਾਠੀ ਤੇ ਕੂਹਣੀ ਟਿਕਾ ਕੇ। ਮੈਨੂੰ ਪਤਨੀ ਦੀ ਇਸ ਆਦਤ ਤੇ ਖਿਝ ਆਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ ਤੇ ਅੱਡੇ 'ਚ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਕਿ ਪੰਝੀ ਪੈਸੇ ਦਾ ਖਾ ਅਹ ਪਾਨ ਖਾ ਕੇ ਥੁੱਕ ਕੇ ਇਸ ਗਰੀਬੀ ਦੀ ਤਲੀ ਤੇ ਥੁੱਕ ਦਿਉ। ਇਸ ਮਾਮਲੇ 'ਚ ਮੈਂ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੰਦਾ ਕਿਉਂਕਿ ਇਹ ਗੱਲ ਦਲੀਲ ਨਾਲੋਂ ਵੱਧ ਭਾਵਨਾ ਦੀ ਏ ਤੇ ਉ ਅਹ ਉਹ ਪੁੁੰਨ ਸਮਝ ਕੇ ਸੁਖੀ ਹੋ ਜਾਂਦੀ ਏ ਤੇ rickshaw ਵਾਲਾ ਜਦ ਮੰਗਤਾ ਠੇਕੇ ਤੋਂ ਬੋਤਲ ਲੈ ਕੇ ਆਉਂਦਾ ਹੈ। ਮੇਰਾ ਦਿਲ ਕੀਤਾ ਉੱਠ ਕੇ rickshaw ਵਾਲੇ ਕੋਲ ਜਾਵਾਂ ਤੇ ਪੁੱਛਾਂ ਭਈ ਤੈਂ ਜਾਣਾ ਏ ਕੇ ਨਹੀਂ ਭਲਾ ਮਾਣਸ ਬਣ ਕੇ ਪੈਸੇ ਲੈ ਕੇ ਤੁਰ ਜਾ। ਨਹੀਂ ਤਾਂ ਛਿੱਤਰ ਲਾ ਲੁਆ ਦ ਲਾ ਲੁਆ ਦੇਏਂਗਾ ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਕਿ ਇਹ ਬਦਮਾਸ਼ rickshaw ਵਾਲਾ ਮੈਨੂੰ ਧਮਕੀਆਂ ਦਿੰਦਾ ਏ, ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਏ। ਔਖਾ ਜਾ ਉੱਠ ਕੇ ਮੈਂ ਬਰਾਂਡੇ 'ਚ ਆਇਆ ਗੁੱਸੇ ਨਾਲ ਵਿਹੜੇ 'ਚ ਗਿਆ। ਗੇਟ ਵੱਲ ਵਧਿਆ ਤਾਂ ਉਹ ਰਿਕਸ਼ੇ ਵਾਲਾ ਉੱਥੇ ਨਹੀਂ ਸੀ। ਮੈਂ ਪਿਛਾਂਹ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ ਉਹ ਕੋਈ ਧਰਮ ਪੋਥੀ ਪੜ੍ਹਦੀ ਬਾਹਰ ਨਿਕਲੀ ਮੈਂ ਉਹਨੂੰ ਦੱਸਿਆ ਕਿ ਉਹ ਰਿ ਅਹ ਚਲਾ ਗਿਆ ਏ, ਉਹਨੇ ਝੱਟ ਦੇਨੇ ਪੋਥੀ ਬੰਦ ਕਰੀ ਤੇ ਬਰਾਂਡੇ ਦੀ ਬੰਨ੍ਹੀ ਤੇ ਰੱਖ ਦਿੱਤੀ ਅਸੀਂ lawn 'ਚ ਪਈਆਂ ਕੁਰਸੀਆਂ ਤੇ ਬਹਿ ਗਏ ਉਹਦੇ ਚਿਹਰੇ ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਸੀ ਤੇ ਧੁੱਪ ਗਿਆ ਸੀ। ਤੇ ਬਹਿ ਗਈ।

ਉਹ ਪੰਜਾਹ ਪੈਸੇ ਜਿਹੜੇ ਮੈਂ ਵੱਧ ਦੇਣੇ ਹਨ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਤੇ ਧਰ ਦਿਆਂਗੇ ਜਿਵੇਂ ਤੇਰੀ ਮਰਜ਼ੀ ਤੂੰ ਮੁਖਤਿਆਰ ਅਹ ਏ ਮੈਨੂੰ ਕੀ ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਤੇ ਮੁਸਕਰਾ ਪਏ। ਤੇ ਜਦੋਂ ਮੁਸਕਰਾ ਪਏ ਤੇ ਦੋਵੇਂ ਖੁਸ਼ ਹੋ ਗਏ ਐਵੇਂ ਹੀ ਇਸ ਕਹਾਣੀ ਦਾ ਹੁੰਦਾ ਪਿਆ ਏ ਅੰਤ ਇਹਦੀ ਥਾਂ ਅਸੀਂ ਜਿਹੜੀ ਦੂਜੀ ਕਹਾਣੀ ਗੁਲਜ਼ਾਰ ਸਿੰਘ ਸੰਧੂ ਦੀ ਏ ਉਹ ਵੀ ਵਧੀਆ ਏ ਭਈ ਸੁਣੀ ਜਾਵੇ ਤਾਂ ਹਥਲੀ ਪੁਸਤਕ ਵਿੱਚ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ਘਰ ਜਾ ਆਪਣੇ ਸ਼ਾਮਿਲ ਕੀਤੀ ਗਈ ਹੈ। ਇਸ ਕਹਾਣੀ ਵਿੱਚ ਪੰਜਾਬੀਆਂ ਨੇ ਰੀਤੀ-ਰੀਵਾਜ਼ ਦੇ ਪੰਜਾਬ ਦੇ ਪੇਂਡੂ ਸੱਭਿਆਚਾਰ ਦਾ ਚਿਤਰਨ ਪੇਸ਼ ਕੀਤਾ ਗਿਆ ਏ, ਉਹ ਸਮੇਂ ਦੇ ਵਿਆਹ ਦੇ ਮਾਹੌਲ ਤੇ ਆਪਸੀ ਰਿਸ਼ਤਿਆਂ ਨੂੰ ਇਹ ਕਹਾਣੀ ਉਜਾਗਰ ਕਰਦੀ ਹੈ। ਵਿਆਹ ਨਾਲ ਸੰਬੰਧਿਤ ਰਸਮਾਂ ਤਿਆਰੀਆਂ ਤੇ ਭੈਣ ਭਰਾ ਦੇ ਵਿਆਹ ਦੀਆਂ

ਇਸ ਘਰ ਵਿੱਚ ਪਿਛਲੇ ਚਾਲੀ ਵਰ੍ਹਿਆਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ। ਚਾਲੀ ਕੁ ਵਰ੍ਹੇ ਪਹਿਲਾਂ ਜੀਤੋ ਦੇ ਬਾਪੂ ਦਾ ਵਿਆਹ ਹੋਇਆ ਸੀ ਤੇ ਹੁਣ ਮਸਾਂ ਮਸਾਂ ਉਸਦੇ ਵੀਰ ਦੀ ਉਮਰ ਆਈ ਸੀ। ਵਿਆਹ ਕਰਾਉਣ ਦੀ ਪਰ ਉਹ ਮੰਨਦਾ ਹੀ ਨਹੀਂ ਸੀ। ਜੀਤੋ ਦੇ ਚਾਚੇ ਚਾਚੀਆਂ, ਮਾਮੇ ਮਾਮੀਆਂ ਜੀਤੋ ਦੀਆਂ ਨੇੜੇ ਦੂਰ ਨੇੜੋਂ ਦੀਆਂ ਦੂਰ ਦੀਆਂ ਲੱਗਦੀਆਂ ਭਾਬੀਆਂ ਜੀਤੋ ਦੀਆਂ ਆਪਣੀਆਂ ਸਹੇਲੀਆਂ ਜੀਤੋ ਦੇ ਵੀਰ ਨੂੰ ਦਿੰਦੀਆਂ ਕਿ ਉਹ ਉਹਨਾਂ ਨੂੰ ਇਕੱਠ ਇਕੱਠੇ ਮਿਲ ਕੇ ਬੈਠਣ ਦਾ ਮੌਕਾ ਨਹੀਂ ਸੀ ਦਿੰਦਾ। ਵਿਆਹ ਇੱਕੋ ਇੱਕ ਮੌਕਾ ਹੁੰਦਾ ਏ ਜਦੋਂ ਇਕੱਠੇ ਹੋ ਕੇ ਬੈਠ ਦੀਆਂ ਪਰ ਜੀਤੋ ਦਾ ਵੀਰ ਸੀ ਕਿ ਮੰਨਣ ਵਿੱਚ ਹੀ ਨੀ ਆ ਰਿਹਾ। ਤੇ ਫਿਰ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਇੱਕ ਹੋਰ ਤਰੀਕਾ ਲੱਭ ਲਿਆ। ਜੀਤੋ ਦੇ ਵੀਰ ਦੀ ਥਾਂ ਜੀਤੋ ਦਾ ਹੀ ਵਿਆਹ ਰਚਾ ਦਿੱਤਾ ਅੰਗਾਂ ਸਾਕਾਂ ਨੇ ਵੀ ਸੋਚਿਆ ਕਿ ਰਲ ਬੈਠਣ ਦਾ ਚੰਗਾ ਬਹਾਨਾ ਸੀ। ਵੱਡੀ ਗੱਲ ਇਹ ਹੈ ਕਿ ਸਭ ਦੇ ਸਿਰ ਦਾ ਭਾਰ ਹੌਲਾ ਹੁੰਦਾ ਸੀ। ਜੀਤੋ ਕਿਸੇ ਦੀ ਭਾਣਜੀ ਸੀ ਕਿਸੇ ਦੀ ਭਤੀਜੀ ਸੀ ਤੇ ਕਿਸੇ ਦੀ ਜੀਤੋ ਨਨਾਣ ਸੀ। ਕਿਸੇ ਦੀ ਜੀਤੋ ਪੋਤਰੀ ਤੇ ਕਿਸੇ ਦੀ ਦੋਹਤਰੀ ਸੀ। ਜੀਤੋ ਨੂੰ ਵਿਆਹੁਣ ਨਾਲ ਸਭ ਦਾ ਪੁੰਨ ਹੁੰਦਾ ਸੀ ਤੇ ਸਾਰਿਆਂ ਦੇ ਸਿਰ ਦਾ ਬੋਝ ਹੌਲਾ ਹੁੰਦਾ ਸੀ ਤੇ ਨਾਲੇ ਜੀਤੋ ਦੇ ਵੀਰ ਦਾ ਕੀ ਪਤਾ ਸੀ ਕਦੋਂ ਮੰਨਦਾ ਕੁੜੀਆਂ ਨੂੰ ਇਹ ਕੋਈ ਘਰ ਥੋੜੀ ਬਿਠਾਈ ਰੱਖਦਾ। ਸਤਾਰਵਾਂ ਸਾਲ ਜੀਤੋ ਨੂੰ ਲੱਗ ਗਿਆ ਸੀ। ਕੋਈ ਨਿਆਣੀ ਥੋੜ੍ਹੀ ਸੀ ਸਾਰੇ ਅੰਗ-ਸੰਗ ਤੇ ਰਿਸ਼ਤੇਦਾਰ ਕਹਿੰਦੇ ਜੀਤੋ ਲਈ ਮੁੰਡਾ ਲੱਭ ਲਿਆ ਗਿਆ ਤੇ ਘਰ ਵਿੱਚ ਜੀਤੋ ਦਾ ਵਿਆਹ ਕਰਨ ਦੀਆਂ ਸਲਾਹਾਂ

ਕਰਦਿਆਂ ਕਰਾਉਂਦਿਆ ਵਿਆਹ ਦਾ, ਵਿਆਹ ਵੀ ਸਿਰ ਤੇ ਆ ਗਿਆ, ਵਿਆਹ ਦੇ ਘਮਸਾਨ ਵਿੱਚ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ। ਇੱਕ ਕੰਮ ਮੁੱਕਦਾ ਸੀ ਦੂਜਾ ਕੰਮ ਉਸਦਾ ਤਿਆਰ ਹੁੰਦਾ ਸੀ ਤੇ ਜੀਤੋ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿੱਚ ਹੀ ਮੱਤ ਮਾਰੀ ਗਈ ਸੀ। ਬਾਹਰ ਦਾ ਸਾਰਾ ਕੰਮ ਜੀਤੋ ਦੇ ਵੀਰ ਨੇ ਹੀ ਕਰਨਾ ਸੀ ਬਰਾਤ ਵਿੱਚ ਢੁਕਣ ਵਿੱਚ ਕੇਵਲ ਇੱਕ ਦਿਨ ਰਹਿ ਗਿਆ, ਘਰ ਵਿੱਚ ਭੱਜ-ਦੌੜ ਹੋਰ ਵੀ ਤੇਜ਼ ਹੋ ਗਈ। ਆਨੰਦ ਕਾਰਜ ਵਿੱਚ ਉਥੇ ਆਉਣ ਵਾਲੇ ਰਾਗੀਆਂ ਨੇ ਵੀ ਹਾਲੇ ਪੱਕੀ ਤਰ੍ਹਾਂ ਨਾਂਹ, ਪੱਕੀ ਤਰ੍ਹਾਂ ਹਾਂ

ਨਾਲ ਦੇ ਪਿੰਡਾਂ ਵਿੱਚ ਖਾਣਾ ਖੁਆਉਣ ਲਈ ਮੇਜ਼ ਕੁਰਸੀਆਂ ਵੀ ਇਕੱਠੀਆਂ ਕਰਨੀਆਂ ਸਨ ਦੇ ਬਰਤਨਾਂ 'ਚ ਕ ਅਹ ਅੱਜਕੱਲ ਕੋਈ ਨਹੀਂ ਸੀ ਖੁਆਉਂਦਾ ਏ। ਪਿਆਲਿਆਂ ਆਦਿ ਸਮਾਨ ਵੱਡੇ ਸ਼ਹਿਰ ਤੋਂ ਨੇੜੇ ਕਿਧਰੇ ਨਹੀਂ ਸੀ ਮਿਲਦਾ ਤੇ ਜਿਹੜਾ ਸਮਾਨ ਮਿਲਦਾ ਉਹ ਬਹੁਤ ਦੂਰ ਜਾ ਕੇ ਦੂਰ-ਦੁਰਾਡੇ ਪਿੰਡਾਂ ਤੋਂ ਲੈ ਕੇ ਆਣਾ ਪੈਂਦਾ ਸੀ।

ਅੱਜ ਤੁਹਾਨੂੰ ਮੈਂ ਦੱਸਣ ਜਾ ਰਿਹਾਂ ਆਪਣੇ favourite singer ਸਿੱਧੂ ਮੂਸੇਵਾਲਾ ਬਾਰੇ, ਜੋ ਵੀ ਮੈਨੂੰ ਉਹੀ ਮੇਰਾ favourite singer ਆ, ਅੱਜ ਚਲੋ ਨਹੀਂ ਹੈ ਉਹ, ਪਰ ਉਹ ਮੇਰਾ favourite singer ਆ, ਸੀ ਤੇ ਹੈ ਵਾ। ਤੇ ਅੱਗੇ ਵੀ ਉਹੀ ਰਹੇਗਾ ਕਿਉਂਕਿ ਉਹਦੇ ਜਿੰਨੇ ਗਾਣੇ ਲਿਖਦਾ ਸਾਰੇ ਸੱਚ ਲਿਖਦਾ ਵਾ ਬਾਕੀ ਤਾਂ ਐਂ ਫੁੱਦੂ ਫ਼ਰਾਕਾਂ ਹੀ ਮਾਰੀ ਜਾਂਦੇ ਆ ਸਾਲੇ ਫਿਰ ਆਪਾਂ ਸਿੱਧੂ ਮੂਸਵਾਲਾ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਲੋਕਾਂ ਨੇ ਇਹਦੇ ਜਾਣੀ ਕਿ ਬਿਸਨੋਈ ਨੇ ਹਾਨੇ ਬਹਾਨੇ ਹੀ ਮਰਵਾ ਦਿੱਤਾ ਉਹ ਵੀ ਧੋਖੇ ਨਾਲ ਮਾਰਿਆ ਉਹਨੇ ਵੀ, ਤੇਰੇ 'ਚ ਹੈ ਜੇ ਦਮ ਤੇ ਅਗਲੇ ਨੂੰ ਜਾ ਕੇ ਸਿੱਧਾ ਟੱਕਰ। ਸਾਡੇ ਯਾਰਾਂ ਦਾ ਵਿਆਹ ਹੁੰਦਾ ਕਿਤੇ ਵੀ ਕਿਸੇ ਦਾ ਵੀ, ਜਨਮ ਦਿਨ ਆਂ ਕੋਈ ਵੀ ਆਪਾਂ ਸਿੱਧੂ ਮੂਸੇਵਾਲੇ ਦੇ ਹੀ ਗਾਣੇ ਲਾ ਕੇ ਨੱਚਣਾ ਵਾਂ ਉਹਦੇ ਹੀ ਓਦਾਂ ਵੀ ਹੁਣ ਗਾਣੇ ਵੀ ਸੁਣਨੇ ਉਹਦੇ ਹੀ ਸੁਣਨੇ ਆਂ ਜੇ ਫਿਰ ਜਾਣੀ ਕਿ ਸਾਡਾ favourite singer ਜਿਹੜਾ ਸਿੱਧੂ ਮੂਸਵਾਲਾ ਤੇ ਉਹਦੇ ਜਦੋਂ ਉਹਨੂੰ ਮਾਰਿਆ ਸੀ ਕਿੱਦਾਂ ਉਹਨੂੰ ਬੁਰੀ ਤਰ੍ਹਾਂ ਨਾਲ ਮਾਰਿਆ ਵਾ। ਵੀ ਜੇ ਤੁਹਾਡੇ 'ਚ ਦਮ ਹੈ ਤੇ ਅਗਲੇ ਨੂੰ phone ਕਰਕੇ ਕਹੋ ਵੀ ਮਾਰਨੇ ਚੁੱਪ ਚਾਪ ਅਗਲੇ ਨੂੰ ਤੇ ਫਿਰ ਤਾਂ ਜੀ ਵਧੀਆ ਵਾ ਅਗਲੇੇ ਦੇ ਮਾਂ ਪਿਓ ਵੀ, ਹੁਣ ਅਗਲੇ ਇਕੱਲੇ ਰਹਿਣਡੇ ਆ। ਇਕੱਲਾ ਇਕੱਲਾ ਪੁੱਤ ਸੀ ਉਹਨਾਂ ਦਾ ਉੱਤੋਂ ਉਹਦੀ marriage ਵੀ ਆਉਂਦੀ ਸੀ ਬਾਈ ਦਾ birthday ਵੀ ਸੀ ਤੇ ਹੁਣ ਚਲੋ ਨਹੀਂ ਰਿਹਾ ਇਹ ਪਰ ਏਦਾਂ ਨੀ ਕਰਨਾ ਚਾਹੀਦਾ। ਵੀ ਤੁਸੀਂ ਅਗਲੇ ਨੂੰ ਜੇ ਤੁਹਾਡੇ 'ਚ ਹੈ ਦਮ ਤੇ ਫਿਰ ਟੱਕਰੋ ਅਗਲੇ ਨਾਲ ਸਿੱਧੇ ਹੋ ਕੇ ਫਿਰ ਅਗਲਾ ਵੀ ਤੁਹਾਨੂੰ ਦੱਸੇ ਸਵਾਦ ਵੀ ਕਿੱਦਾਂ ਕਿਸੇ ਨਾਲ ਕਰੀਦਾ ਪੰਗਾ ਸਿੱਧੂ ਮੂ~ ਸਾਡੇ ਯਾਰ ਦੋਸਤ ਵੀ ਜਿੰਨੇ ਵੀ ਆ ਉਹ ਵੀ ਸਾਰੇ fan ਸਿੱਧੂ ਮੂਸੇਵਾਲੇ ਦੇ ਹੀ ਕਿਉਂਕਿ ਉਹਨਾਂ ਨੂੰ ਵੀ ਉਹੀ ਸਹੀ ਲੱਗਦਾ ਸੀ ਉਹਦੇ ਗਾਣੇ ਹੀ ਬਹੁਤ ਵਧੀਆ ਵੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵਾ ਐਵੇਂ ਗਾਣਿਆਂ ਤੇ ਫੜਾਂ ਨੀ ਮਾਰਦਾ ਅਗਲਾ। ਜੋ ਵੀ ਹੈ ਉਹਦਾ ਗਾਣਾ ਜੋ ਡਾਲਰ ਆਇਆ ਸੀ ਉਹ ਵੀ ਕਿੰਨਾ ਚੜ੍ਹਿਆ ਹੁਣ ਵੀ ਜਿੰਨੇ ਨਵੇਂ ਨਵੇਂ ਆਏ ਆ last ride ਉਹਨੇ ਅਗਲੇ ਨੂੰ ਪਤਾ ਸੀ ਵੀ ਮੇਰੇ ਨਾਲ ਅਗਲੇ ਨੇ last ride ਕੱਢਿਆ ਤੇ ਉਹੀ ਇਹਦੀ last ride ਹੋ ਗਈ ਉਹਦੇ ਕਿੰਨੀਆਂ ਗੋਲੀਆਂ ਮਾਰੀਆਂ ਇਵੇਂ ਕਿੰਨੇ ਕਿੰਨੇ ਜਾਣੇ ਆ ਗਏ ਉਹ ਇਕੱਲੇ ਨਾਲ ਇੱਕਲਾ। ਬਿਸਨੋਈ ਬੜਾ ਗੱਲਾਂ ਕਰਦਾ ਵਾ ਦਮ ਹੈ ਤੂੰ ਇਕੱਲਾ ਆ ਕੇ ਟੱਕਰ ਅਗਲੇ ਨਾਲ ਏਦਾਂ ਬੰਦੇ ਪਵਾ ਕੇ ਮਰਵਾਉਣ ਡਿਆ ਵਾਂ ਫਿਰ ਸਰਕਾਰਾਂ ਨੇ ਵੀ ਇਵੇਂ ਹੀ ਭਗਵੰਤ ਮਾਨ ਨੇ ਵੀ ਉਹਦੀ security ਖੋਹ ਲਈ ਸੀ ਉਹਨੇ ਉੱਤੋਂ ਉਹਨੂੰ announce ਕਰਵਾ ਦਿੱਤਾ ਉਹਦੀ security ਖੋਹ ਲਈ ਜਾਂ ਫਿਰ ਅਗਲੇ ਨੂੰ time ਦੇ ਵੀ ਆਪਾਂ ਤੇਰੀ security ਖੋਹਣੀ, ਤੂੰ ਆਪਣੀ security ਦਾ arrangement ਕਰ ਲਾ। ਤੇ ਫਿਰ ਅਗਲਾ ਵੀ ਆਪਣਾ ਜਿਹੜਾ ਹੱਥ ਪੈਰ ਸਿੱਧਾ ਕਰ ਲਏ ਐਵੇਂ ਅਗਲੇ ਨੂੰ ਏਦਾਂ ਚੁੱਪਚਾਪ ਹੀ ਕਰ ਦੇਣਾ ਅਗਲੇ ਨਾਲ, ਤੇ ਫਿਰ ਇਹ ਚੰਗਾ ਨੀ ਹੈ ਜੀ ਸਾਡੇ ਯਾਰ ਦੋਸਤ ਜਿੰਨੇ ਵੀ ਹੈ ਸਾਰੇ ਸਿੱਧੂ ਮੂਸੇਵਾਲੇ ਪਿੱਛਲੇ ਹਫ਼ਤੇ ਹੀ ਹਾਲੇ ਥੋੜ੍ਹੇ ਦਿਨ ਹੀ ਹੋਏ ਆ ਮੁੰਡੇ ਦਾ ਜਨਮ ਦਿਨ ਸੀ ਯਾਰ ਦੋਸਤ ਦਾ। ਉਹਦੇ ਗਏ ਉੱਥੇ ਆਪਾਂ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਕੇ ਨੱਚੇ ਬਾਕੀ ਫਿਰ ਮਜ਼ਾ ਨੀ ਆਉਂਦਾ ਕਿਸੇ ਦੇ ਗਾਣੇ ਸੁਣਨ ਦਾ ਜੇ ਬਾਈ ਹੋਰ ਰਹਿੰਦਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿੰਨੇ ਆਉਣੇ ਸੀ। ਉਹਦੇ ਜਿਹੜੇ ਪਹਿਲੇ ਆ ਉਹੀ ਨੀ ਮਾਣ ਉਹੀ ਬੰਦਾ ਸੁਣ ਸੁਣ ਥੱਕਦਾ ਨੀ ਹੈ ਉਹਦੇ ਗਾਣਿਆਂ ਦੇ level ਕਿੰਨਾ ਮਤਲਬ ਕਿ ਐਨ ਪੂਰਾ ਬਾਈ ਦੇ ਵੈਸੇ ਸਾਰੇ ਹੀ ਗਾਣੇ ਸਹੀ ਹੈ ਤੁਹਾਨੂੰ ਪਤਾ ਫਿਰ

TV 'ਚ ਕੌਣ ਫਿਰ ਬਾਅਦ ਦੇ ਵਿੱਚ ਪੁੱਛਦਾ ਅਗਲੇ ਨੇ ਜੇ ਕੁਛ ਦੁਨੀਆਂ ਤੇ ਕਮਾ ਕੇ ਗਿਆ ਸੀ ਤੇ ਹਾਲੇ ਤੱਕ ਨਾਂ ਵੱਜਣ ਡਿਆ ਉਹਦਾ ਤੇ ਫਿਰ ਏਦਾਂ ਹੀ ਥੋੜ੍ਹਾ ਨਾ ਹੈ

ਬੱਬੂ ਮਾਨ ਇੰਨੇ ਸਾਲਾਂ 'ਚ ਕੀ ਕਰ ਲਿਆ ਅਗਲੇ ਨੇ ਦੋਹਾਂ ਤਿੰਨਾਂ ਸ~ ਦੋਹਾਂ ਸਾਲਾਂ 'ਚ ਅਗਲੇ ਨੇ ਦੱਸ ਦਿੱਤਾ ਵੀ ਕੀ ਕਿੱਦਾਂ ਨਾਂ ਕਮਾਈਦਾ ਵਾ ਤੇ ਅੱਜ ਵੀ ਬਾਈ ਦਾ ਐਂ ਚੱਲਦਾ ਵਾ ਜੇ ਰਹਿ ਜਾਂਦਾ ਤੇ ਵੈਸੇ ਉਹਨਾਂ ਨੇ

ਫਿਰ ਮਹੀਨੇ ਬਾਅਦ birthday ਵੀ ਸੀ ਬਾਈ ਹੋਣਾਂ ਦਾ, ਤੇ ਉਹ ਵੀ ਥੋੜ੍ਹੇ ਦਿਨ ਹੀ ਰਹਿ ਗਏ ਸੀ ਛੇਵੇਂ ਮਹੀਨੇ birthday ਸੀ ਤੇ ਹੁਣ ਬਾਈ ਚਲੋ ਨਹੀਂ ਰਹੇ ਕੋਈ ਗੱਲ ਨੀ ਪਰ

ਵੀ ਆ ਜਾਓ ਜਿੱਦਾਂ ਹੁੰਦਾ ਕਰ ਲਓ ਫਿਰ ਆਹੀ ਆਪਾਂ ਸਿੱਧੂ ਦੇ ਜਿੰਨੇ ਯਾਰ ਦੋਸਤ ਆ ਉਹ ਵੀ ਸਾਰੇ ਕੋਈ ਇੱਕ ਅੱਧਾ ਹੋਏਗਾ ਜਿਹੜਾ ਦੂਜਾ ਕਿਸੇ singer ਦਾ fan ਹੋਏਗਾ, ਓਦਾਂ ਨਹੀਂ ਤੇ ਸਾਰੇ ਹੀ ਜਾਣੀ ਕਿ ਮੂਸੇਵਾਲੇ ਦੇ ਹੀ fan ਆਂ ਮੂਸੇਵਾਲਾ ਮੂਸੇਵਾਲਾ ਹੀ ਹੋਈ ਹੈ ਕਿਉਂਕਿ ਉਹ ਗਾਣੇ ਸੁਣਕੇ ਬੰਦੇ ਨੂੰ ਮਜ਼ਾ ਜਿਹਾ ਆ ਜਾਂਦਾ ਗਾਣੇ ਇੰਨੇ ਉਹ ਆ ਫਿਰ ਦਿਲ ਕਰਦਾ ਬਸ ਸੁਣੀ ਜਾਈਏ ਇਹਦੇ ਹੀ, ਹੋਰ ਕਿਸੇ ਦੇ ਸਾਡੇ ਇੱਥੇ ਯਾਰ ਦੋਸਤ ਹੀ ਸੀ ਉਹਨੇ ਜਾਣੀ ਕਿ ਥੋੜ੍ਹੀ drink ਕੀਤੀ ਪੀਲੀ ਸੀ ਤੇ ਫਿਰ ਪੀ ਕੇ ਤੇ ਉਹ ਕਰੀ ਜਾਣਡਿਆ ਸੀ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਕੇ ਨੱਚ ਰਿਹਾ ਸੀ। Operator ਨੇ ਲਾ ਦਿੱਤਾ ਇਹ ਦੂਜਾ ਉਹਨੇ ਜਾ ਕੇ ਸੁੱਟੀਆਂ ਉਹਦੇ ਫਿਰ operator ਦੇ ਹੀ ਫਿਰ ਉਹਨੇ operator ਨੂੰ ਕਹਿ ਕੂਹ ਕੇ ਉਹਨੂੰ ਅਸੀਂ ਬਿਠਾਇਆ ਬਠੂਇਆ ਭਰਾ ਬਹਿ ਚੱਲ ਕਹਿੰਦਾ ਨਹੀਂ ਭਰਾ ਗਾਣੇ ਲਾਉਣੇ ਤੇ ਲਾਉਣੇ ਉਹੀ ਉੱਥੇ ਸਾਰੇ ਨੱਚ ਨੁੱਚ ਰਹੇ ਸੀ ਫਿਰ ਗਾਣੇ ਲਾ ਕੇ ਤੇ ਫਿਰ ਸਾਰੇ ਹੀ ਜਾਣੀ ਕਿ ਉੱਥੇ ਉਹ ਕਰਨਡੇ ਸੀ ਤੇ ਸਿੱਧੂ ਮੂਸੇਵਾਲੇ ਦੇ ਸਾਰੇ ਗਾਣੇ ਲਾ ਕੇ ਨੱਚਣਡੇ ਸੀ ਆਪਾਂ ਸਾਰੇ ਹੀ ਯਾਰ ਦੋਸਤ ਜਿੰਨੇ ਵੀ ਤੇ ਸਾਰੇ ਨੱਚ ਰਹੇ ਸੀ ਫਿਰ ਬਾਅਦ ਵਿੱਚ ਆਪਾਂ ਕੇਕ ਕੂਕ ਕੱਟਿਆ ਉਹਦੇ ਤੇ ਵੀ ਉਹਨੇ ਸਿੱਧੂ ਮੂਸੇਵਾਲੇ ਦੀ photo ਬਣਾਈਦੀ ਸੀ ਫਿਰ ਉਹਨੇ shirt ਲਿਆਂਦੀ ਉਹਦੇ ਤੇ ਵੀ ਮੂਸੇਵਾਲੇ ਦੀ photo ਬਣੀ ਸੀ। ਫਿਰ ਉਹਨੇ, ਮੂਸੇਵਾਲੇ ਦੇ ਉਹ ਬਣਾਇਆ tattoo ਬਣਾਇਆ ਇੱਕ ਮੇਰੇ ਯਾਰ ਨੇ ਆਪਣਾ ਬਾ~ tattoo ਤੇ ਚਾਰ ਪੰਜ ਜਾਣਿਆਂ ਦੇ ਬਣੇ ਹੋਣੇ ਆਂ ਸਾਡੇ ਚੋਂ ਮੈਂ ਨੀ ਬਣਾਇਆ ਓਦਾਂ ਮੇਰੇ ਯਾਰ ਦੋਸਤਾਂ ਨੇ ਹੀ ਬਣਾਏ ਆ ਤੇ ਉਹ ਸਾਰੇ ਫਿਰ ਕਰਨਡੇ ਸੀ ਜਾਣੀ ਕਿ ਸਾਰੇ ਹੀ fan ਆਂ ਬਾਈ ਦੇ ਤੇ, ਹੁਣ ਉਹ ਸਾਰੇ ਅੱਜ ਵੀ phone ਕਰਨਡੇ ਸੀ ਰਿਗਟੋਨਾਂ ਵੀ ਸਾਲਿਆਂ ਨੇ ਉਹਦੀਆਂ ਹੀ ਲਾਈਆਂ ਹੋਈਆਂ ਮੂਸੇਵਾਲੇ ਦੀਆਂ ਹੀ ਕਿਉਂਕਿ ਸਾਰਿਆਂ ਦਾ ਹੀ ਸਾਡਾ favourite singer ਉਹੀ ਆ ਮੂਸੇਵਾਲਾ ਹੀ। ਸਾਰੇ ਹੀ ਸੁਣਦੇ ਹੀ ਉਹਦੇ ਆ ਹੋਰ ਕੋਈ ਸੁਣਦਾ ਹੀ ਨੀ ਹੈ ਬਾਕੀ ਉਹ ਸਾਰੇ ਫਿਰ ਉਹਦੇ ਕਰਕੇ ਮੂਸੇਵਾਲੇ ਦੇ ਆਪਾਂ ਤੇ ਜਾਣੀ ਕਿ ਕੋਈ ਦੂਜਾ

ਜਦੋਂ ਅਸੀਂ ਸਾਰੇ ਯਾਰ ਦੋਸਤ ਇਕੱਠੇ ਹੋ ਜਾਂਦੇ ਹਾਂ ਲਾ ਕੇ ਗਾਣੇ ਨੱਚੀ ਜਾਣਾ ਪਤਾ ਨੀ ਲੱਗਣਾ ਬਸ ਲੱਗਾ ਮੂਸੇਵਾਲਾ ਹੋਣਾ ਚਾਹੀਦਾ ਬਸ ਫਿਰ ਇੱਕੋ ਗੱਲ ਹੁੰਦੀ ਭਰਾ ਗਾਣਾ ਮੂਸੇਵਾਲੇ ਦਾ ਲਾਉਣਾ ਹੋਰ ਕੋਈ ਨੀ ਲਾਉਣਾ। ਏਦਾਂ ਫਿਰ ਇਹ ਸਾਡਾ favourite singer ਤੇ ਇਹੀ ਰਹਿਣਾ ਵਾਂ, ਇਹੀ ਹੈਗਾ ਤੇ ਅੱਗੇ ਵੀ ਇਹੀ ਰਹੇਗਾ, ਬਸ ਜੀ। ਘਰ ਕਰ ਲਿਆ ਹੈ, ਪਤੀ ਉਸਦਾ ਘਰ ਵਾਲਾ ਕੋਈ ਚੰਗਾ ਇਨਸਾਨ ਨਹੀਂ ਖਾਨੇ ਉਹ ਖੇਡ ਦੇ ਚਾਰ ਰੰਗ ਬਿਰੰਗੇ ਘਰ ਹੁੰਦੇ ਹਨ।

ਗਾਰਾ ਪਿੰਡ ਵਿੱਚ ਲੋਕ ਕੋਠੇ ਲਿੱਪਣ ਵਾਸਤੇ ਘਾਣੀ ਤਿਆਰ ਕਰ ਰਹੇ ਹਨ ਪਹਿਲਾਂ ਤੀਲਾਂ ਦੀ ਪਹਿਲਾਂ ਤੀਲਾਂ ਦੀ ਤੇ ਫਿਰ ਸਰੋਂ ਦੀ ਘਾਣੀ ਕਢਵਾਈ ਘਾਟ ਪੱਤਲ ਦਰਿਆ ਨੂੰ ਪਾਰ ਕਰਨ ਲਈ ਘਾਟ ਤੋਂ ਬੇੜੀ ਮਿਲ ਜਾਵੇਗੀ, ਕਮੀ ਉਸਨੂੰ ਜਾਦ~ ਜ਼ਿੰਦਗੀ ਵਿੱਚ ਕੋਈ ਘਾਟ ਨਹੀਂ ਫਿਰ ਵੀ ਉਹ ਬੇਚੈਨ ਰਹਿੰਦਾ ਹੈ, ਕਮੀ ਉਸ ਨੂੰ ਕਮੀ ਉਸਨੂੰ ਜ਼ਿੰਦਗੀ ਵਿੱਚ ਵਿੱਚ ਕੋਈ ਘਾਟ ਨਹੀਂ ਫਿਰ ਵੀ ਕੋਈ ਬੇਚੈਨ ਕੋਈ ਬੇਚੈਨ ਰਹਿੰਦਾ ਹੈ, ਘੋੜਾ ਜਾਨਵਰ, ਜ਼ਿੰਦਗੀ ਦਾ ਘੋੜਾ ਬਹੁਤ ਤੇਜ ਦੌੜਦਾ ਹੈ। ਦੌੜਦਾ ਹੈ ਯੰਤਰ ਬੰਦੂਕ ਦਾ ਯੰਤਰ ਘੋੜਾ ਦਬਾਉਣ ਤਾਂ ਗੋਲੀ ਚੱਲ ਜਾਵੇਗੀ ਵਿਚਲਾ ਘੋੜਾ ਸਤਰੰਜ ਦੀ ਖੇਡ ਵਿੱਚ ਘੋੜੇ ਦਾ ਮੋਹਰਾ

ਸੋਫ਼ੇ ਤੋਂ ਮਕਾਨ ਚੁੱਕ ਕੇ ਉਹ ਉਸ ਉੱਪਰ ਬੈਠ ਗਿਆ, ਚੱਕਰ ਗੇੜ ਇਹ ਸਮੇਂ ਤਾਂ ਚੱਕਰ ਹੀ ਤਾਂ ਹੈ ਕਿ ਅੱਜ ਜ਼ਿੰਦਗੀ ਦੇ ਸਾਰੇ ਸੁੱਖ ਸਾਨੂੰ ਪ੍ਰਾਪਤ ਹਨ, ਫੇਰਾ, ਮੈਂ ਦਫ਼ਤਰ ਦੇ ਚੱਕਰ ਮਾਰ ਕੇ ਥੱਕ ਗਿਆ ਹਾਂ ਪਰ ਮੈਨੂੰ ਨੌਕਰੀ ਨਹੀਂ ਮਿਲੀ

ਚੱਪਾ ਬੇੜੀ ਦਾ ਚੱਪਾ, ਬੇੜੀ ਦਾ ਚੱਪਾ ਤੇਜ ਚਲਾ ਪਾਣੀ ਦਾ ਵਿਹਣਾ ਤੇਜ ਹੋ ਗਿਆ ਹੈ, ਥੋੜ੍ਹੀ ਜਿਹਾ, ਚੱਪੇ ਜਿਹੀ ਰੋਟੀ ਖਾ ਲੈਣ ਨਾਲ ਮੇਰਾ ਦਿਲ ਘਬਰਾਉਂਦਾ ਹੈ ਚੌਥਾ ਹਿੱਸਾ, ਇਹ ਰੋਟੀ ਤਾਂ ਵੈਸੇ ਵੀ ਬਹੁਤ ਛੋਟੀ ਹੈ ਇਸਦਾ ਚੱਪਾ ਕੀ ਲੈਣਾ ਚਾਰ ਉਂਗਲ ਕਮੀਜ਼ ਤੇਰੇ ਨਾਲੋਂ ਸਿਰਫ਼ ਚੱਪਾ ਛੋਟੀ ਹੈ, ਛੋਟੇ ਸਿੰਘਾ ਵਾਲਾ, ਉਹ ਬਲਦ ਹੈ ਜਾਂ ਚੱਪਾ, ਮੇਰੇ ਚੱਲਦਾ ਬਹੁਤ ਤੇਜ ਹੈ, ਚੱਕੀ, ਆਟਾ ਪੀਹਣ ਵਾਲਾ ਯੰਤਰ। ਅਜੌਕੇ ਸਮੇਂ ਵਿੱਚ ਚੱਕੀ ਘਰਾਂ ਵਿੱਚ ਸਜਾਵਟ ਦੀ ਵਸਤੂ ਬਣ ਕੇ ਰਹਿ ਗਈ ਹੈ ਚੁੱਕਣਾ, ਮਾਂ ਨੇ ਸ਼ੀਲਾ ਦੀ ਕਿਤਾਬ ਬਿਸਤਰੇ ਤੋਂ ਚੁੱਕੀ ਤੇ ਮੇਜ ਉੱਪਰ ਰੱਖ ਦਿੱਤੀ। ਕਿਸੇ ਦੀ ਚੁੱਕ ਵਿੱਚ ਆਉਣਾ ਸਹੇਲੀ ਦੀ ਚੱਕੀ ਚਕਾਈ ਉਹ ਆਪਣੇ ਭਰਾ ਨਾਲ ਲੜ ਪਈ ਚਾਕ ਲਿਖਣ ਵਾਲਾ, ਇਹ ਚਾਕ Blackboard ਉੱਪਰ ਕੰਮ ਨਹੀਂ ਕਰ ਰਿਹਾ, ਦਰਵਾਹਾ ਰਾਂਝੇ ਚਾਪ ਨੇ ਹੀਰ ਦੇ ਘਰ ਦੀਆਂ ਚੌਦਾਂ ਵਾਰੇ ਮੱਝਾਂ ਚਰਾਹੀਆਂ ਲਾਉਣ ਲਈ ਉਸ ਦੀ ਨੇ ਚਾਕ ਠੀਕ ਨਹੀਂ ਸਨ, ਚੀਰਨਾ ਸੇਰ ਨੇ ਬੱਕਰੇ ਦਾ ਢਿੱਡ ਚਾਰ ਕੇ ਉਸਨੂੰ ਮਾਰ ਦਿੱਤਾ, ਚਾਰਟ, ਵੱਡੀ ਚਟਾਈ ਇਸਨੂੰ ਚਾਟੀ ਨਾ ਕਰੋ ਇਹ ਤਾਂ ਚਾਰਟ ਹੈ, ਲਗਨ ਮੀਰਾ ਨੂੰ ਕ੍ਰਿਸ਼ਨ ਦੀ ਚਾਰਟ ਲਗਾ ਚੁੱਕੀ ਹੈ, ਪਾੜਾ ਘੋੜੀ ਸਿਰਫ਼ ਚਾਰਟ ਉਪਰੋਂ ਹੀ ਹਿੱਲ ਸਕਦੀ ਹੈ ਚਾਰ

ਛੋਟਾ ਥਾਣਾ, ਚੌਂਕੀ ਵਿੱਚ ਲੜਾਈ ਦੀ report ਕਰਨ ਦਾ ਕੋਈ ਫ਼ਾਇਦਾ ਨਹੀਂ, ਪੰਗਤੀ, ਗੁਰਦੁਆਰੇ ਚੌਂਕੀ ਵਿੱਚ ਬਿਠਾ ਕੇ ਹੀ ਲੰਗਰ ਛਕਿਆ ਜਾਂਦਾ ਹੈ।

ਹਰ ਵਾਲੇ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਚੌਂਕੀ ਵਾਲਿਆਂ ਨੂੰ ਚੰਗੀ ਦੇਣੀ ਪੈਂਦੀ ਹੈ, ਚਾਰ ਵਾਲੇ ਇੱਕ ਬੈਠਣ ਦੀ ਚੀਜ਼ ਭੁੰਜੇ ਨਹੀਂ ਚੌਂਕੀ ਉੱਪਰ ਬੈਠ ਕੇ ਸਬਜ਼ੀ ਕੱਟ, ਛਾਪਾ, ਥੱਬਾ ਇਹ ਛਾਪੇ ਵਾਲੀ ਚਾਦਰ ਮੈਨੂੰ ਬਹੁਤ ਪਸੰਦ ਹੈ ਕੰਡਿਆਂ ਵਾਲਾ ਟਹਿਣੀ। ਦੁਸ਼ਮਣ ਦੀ ਕਾਰ ਰੋਕਣ ਲਈ ਉਸਨੇ ਰਸਤੇ ਵਿੱਚ ਛਾਪਾ ਰੱਖ ਦਿੱਤਾ, ਅਚਾਨਕ ਤਲਾਸ਼ੀ, ਇੰਸਪੈਕਟਰ ਦਾ ਛਾਪਾ ਪੈਣ ਨਾਲ ਉਹ ਕੰਗਾਲ ਹੋ ਗਿਆ ਛਪਾਹੀ ਇਸ ਪੁਸਤਕ ਦਾ ਛਾਪਾ ਵਧੀਆ ਨਹੀਂ ਹੈ ਛਿੱਲੜ, ਛੀਲ ਮਟਰਾਂ ਦੇ ਛਿੱਲੜ ਦੀ ਸਬਜ਼ੀ ਵੀ ਬਣਦੀ ਹੈ, ਪੈਸਾ ਉਹ ਇਸ ਯੋਗ ਵੀ ਨਹੀਂ ਕਿ ਘਰ ਆਏ ਮਹਿਮਾਨ ਦੀ ਤਲੀ ਉੱਤੇ ਇੱਕ ਛਿੱਲੜ ਰੱਖ ਸਕੇ, ਜੰਮ ਪੈਦਾ ਹੋਣਾ, ਮੁੰਡੇ ਦੇ ਜੰਮ ਪੈਣ ਕਾਰਨ ਉਸਦੇ ਸਹੁਰੇ ਪਰਿਵਾਰ ਵਿੱਚ ਇੱਜਤ ਵੱਧ ਗਈ, ਦਹੀਂ ਬਣ ਜਾਣਾ ਦਹੀਂ ਜੰਮ ਗਈ ਹੋਵੇਗੀ ਇਸ ਲਈ ਫ੍ਰਿਜ਼ ਵਿੱਚ ਰੱਖ ਦੇ।

ਦੁੱਧ ਨੂੰ ਵਧੇਰਾ ਜਾਗ ਲਵਾਉਣ ਕਾਰਨ ਦਹੀਂ ਖੱਟੀ ਹੋ ਗਈ ਹੈ, ਨੀਂਦ ਖੁੱਲਣੀ, ਰਾਤੀ ਜਾਗ ਆਉਣ ਕਾਰਨ ਚੌਰ ਪਕੜਿਆ ਗਿਆ, ਹੋਸ਼, ਆਧੁਨਿਕ ਔਰਤਾਂ ਹੁਣ ਜਾਗ ਚੁੱਕੀਆਂ ਹਨ, ਜਾਲ ਮੱਛੀਆਂ ਫੜਨ ਵਾਲਾ ਜਾਲ ਵਿਛਾਉਣ ਨਾਲ ਹੀ ਮੱਛੇਰੇ ਵੱਧ ਮੱਛੀਆਂ ਫੜ ਸਕਦੇ ਹਨ ਸਾਰੇ ਭਾਰਤ ਵਿੱਚ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਜੋਤ, ਨੂਰ ਉਹ ਸੰਤ ਕਰਨੀ ਵਾਲਾ ਆਪਣੇ ਹੀ ਕਿਉਂਕਿ ਉਸਦੇ ਚਿਹਰੇ ਉੱਪਰ ਜੋਤ ਜਗਦੀ ਹੈ, ਜੋਧਾ ਹਰਿਦੁਆਰ ਵਿੱਚ ਰੰਗਾਂ ਦੀ ਕਿਨਾਰੇ ਜੋਤ ਲਗਾ ਕੇ ਆਰਤੀ ਕੀਤੀ ਜਾਂਦੀ ਹੈ, ਇੱਕ ਰੱਸਾ, ਬਲਦਾਂ ਦਾ ਜੋਤ ਟੁੱਟ ਗਿਆ ਤੇ ਉਹ ਨੱਸ ਗਏ, ਚੜ ਬੱਦਲ ਚੜ ਪੈ ਗਿਆ ਹੈ ਜਾਪਦਾ ਹੈ ਵਰਖਾ ਜ਼ਰੂਰੀ ਹੋਵੇਗਾ, ਝੜ੍ਹਨਾ, ਬੁੜੇਪੇ ਵਿੱਚ ਉਸਦੇ ਸਾਰੇ ਵਾਲ ਝੜ ਗਏ, ਝੁੱਲ ਵਗਣਾ ਹਵਾ ਤੇਜ ਝੁੱਲ ਰਹੀ ਹੈ, ਸਾਨੂੰ ਆਪਣੇ ਘਰ ਪੁੱਜਣਾ ਚਾਹੀਦਾ ਹੈ, ਹਿੱਲਣਾ, ਹਨੇਰੀ ਕਾਰਨ ਰੁੱਖਾਂ ਦੀਆਂ ਟਹਿਣੀਆਂ ਤੇਜੀ ਨਾਲ ਝੁੱਲ ਰਹੀਆਂ ਹਨ ਟਿੱਕਾ ਗਹਿਣਾ ਹੁਣ ਫਿਰ ਵਿਆਹ ਵਿੱਚ ਟਿੱਕਾ ਪਾਉਣ ਦਾ ਰਿਵਾਜ ਆ ਗਿਆ ਹੈ, ਤਿਲਕ ਜਿਉਂ ਹੀ ਹ~

ਸਿਰ ਦਰਦ ਲਈ ਦਵਾਈ ਦੀ ਟਿੱਕੀ ਲੈ ਆਓ, ਛੋਟੀ ਰੋਟੀ, ਰੋਟੀ ਬਣਾ ਰੋਟੀ ਦੀ ਟਿੱਕੀ ਨਹੀਂ, ਆਲੂ ਦੀ ਟਿੱਕੀ ਆਲੂ ਦੀ ਟਿੱਕੀ ਬਹੁਤ ਸ਼ਵਾਦ ਹੈ। ਸਾਬਣ ਅੱਜ ਕੱਲ੍ਹ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਸਾਬਣ ਦੀਆਂ ਟਿੱਕੀਆਂ ਮਿਲਦੀਆਂ ਹਨ ਛਿਆਹੀ ਦੀ ਟਿੱਕੀ, ਹੁਣ ਛਿਆਹੀ ਦੀ ਟਿੱਕੀ ਲੈਣ ਦਾ ਰਿਵਾਜ਼ ਹੀ ਨਹੀਂ ਰਿਹਾ, ਰੋਟੀ ਦੋ ਟਿੱਕੀਆਂ ਲਈ ਹੀ ਤਾਂ ਆਦਮੀ ਸਾਰਾ ਦਿਨ ਮਿਹਨਤ ਕਰਦਾ ਹੈ, ਠਾਕਰ ਇੱਕ ਜਾਤ ਇੱਕ ਸਮਾਂ ਸੀ ਜਦੋਂ ਪੰਡਿਤ ਵਿੱਚ ਠਾਕਰਾਂ ਦੀ ਚੜ੍ਹਤ ਹੁੰਦੀ ਸੀ, ਪ੍ਰਮਾਤਮਾ ਦਾ ਸੰਬੰਧ

ਪਹਿਲਾਂ ਇੱਕ ਢੰਗ ਦੀ ਰੋਟੀ ਦਾ ਇੰਤਜ਼ਾਮ ਕਰ ਲੈ ਫਿਰ ਮੈਂ ਆਵਾਂਗੀ, ਗੁਜ਼ਾਰਾ ਦੁੱਧ ਪੀ ਕੇ ਉਸਦੇ ਡੰਗ ਟਪਾ ਲਿਆ, ਠ~ ਠੰ~ ਡੰਡੀ ਰਸਤਾ, ਇੱਕ ਡੰਡੀ ਉੱਪਰ ਸਿੱਧਾ ਜਾ ਕੇ ਪਾਸੇ ਮੁੜ ਜਾਓ ਠੇਲਾ ਅੱਖ ਦਾ ਡੇਲਾ, ਉਸਦੀ ਅੱਖ ਦਾ ਡੇਲਾ ਖ਼ਰਾਬ ਹੋ ਗਿਆ ਹੈ, ਕਰੀਰ ਦਾ ਫਲ ਡੇਲਿਆਂ ਦਾ ਆਚਾਰ ਬਹੁਤ ਸਵਾਦ ਹੁੰਦਾ ਹੈ, ਢੋਲ, ਭਾਂਡਾ, ਉਹ ਦੁੱਧ ਢੋਲ ਵਿੱਚ ਲਗਾਉਣ ਦੀ ਜ਼ਰੂਰਤ ਨਹੀਂ ਦੁੱਧ ਦੀਆਂ ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਰਾਮ ਔਜਲਾ ਲੁਧਿਆਣੇ ਤੋਂ, ਫੇਰ ਦੁਬਾਰਾ ਇੱਕ ਵਾਰ ਤੁਹਾਡੇ ਸਾਹਮਣੇ ਆ ਪੁੱਜਾ ਹਾਂ ਇਸ ਵਾਰ ਜਿਹੜੀ ਅਸੀਂ ਗੱਲ ਕਰਾਂਗੇ ਉਹ ਗਿੱਧਾ ਬਾਰੇ ਗੱਲ ਕਰਾਂਗੇ ਜਿਹੜੀ ਧਰਤੀ ਮਾਤਾ ਦੀ ਪੂਜਾ ਦਾ ਨਾਚ ਹੈ ਮੌਲਿਕ ਰੂਪ ਵਿੱਚ ਬਚਿਆ ਹੋਇਆ ਦੱਸਦਾ ਹੈ ਕਿ ਰਾਸ਼ਟਰੀ ਨਾਚ ਵਿੱਚੋਂ ਕੁੱਝ ਮਾਨਤਾ ਪ੍ਰਾਪਤ ਕਰ ਚੁੱਕਾ ਪੰਜਾਬਣਾਂ ਦਾ ਗਿੱਧਾ ਇੱਕ ਅਜਿਹਾ ਨਾਚ ਹੈ ਜੋ ਆਪਣੇ ਮੌਲਿਕ ਰੂਪ ਵਿੱਚ ਬਚਿਆ ਹੋਇਆ ਹੈ ਅਤੇ ਆਪਣੇ ਵਿੱੱਚ ਨਵੇਂ ਪਰਬਚਨਾਂ ਨੂੰ ਪਰਿਵਰਤਨਾਂ ਨੂੰ ਵੀ ਸਮਾਉਂਦਾ ਰਿਹਾ ਹੈ, ਦੇਸ਼ ਵੰਡ ਤੋਂ ਮਗਰੋਂ ਪੰਜਾਬ ਦੇ ਸਾਰੇ ਲੋਕ ਨਾਚ ਆਪੋ ਆਪਣੇ ਲੋਕ ਦਾਇਰਿਆਂ ਵਾਲੇ ਪੀੜ੍ਹੀਆਂ ਤੋਂ ਚੱਲ ਕੇ ਆਧੁਨਿਕ ਸਟੇਜ਼ ਉੱਤੇ ਪ੍ਰਵੇਸ਼ ਕਰਦੇ ਹੋਏ ਪੇਸ਼ਕਾਰੀ ਦੇ ਨਵੇਂ ਰੂਪਾਂ ਵਿੱਚ, ਢਲਦੇ ਹੋਏ ਇਤਿਹਾਸਕ ਅਤੇ ਸੱਭਿਆਚਾਰਕ ਪ੍ਰਕਿਰਿਆ ਵਿੱਚ ਗੁਜ਼ਰਦੇ ਰਹੇ ਹਨ ਪੱਛਮੀ ਪੰਜਾਬ ਦੇ ਬਹੁਤ ਸਾਰੇ ਲੋਕ ਨਾਚ ਪੂਰਬੀ ਪੰਜਾਬ ਅਤੇ ਮੰਚ ਤੱਕ ਪਹੁੰਚਦਿਆਂ ਅਲੋਪ ਹੋ ਗਏ ਹਨ ਜਿਵੇਂ ਲੁੱਡੀ, ਸ਼ੰਮੀ, ਝੂੰਮਰ, ਡੰਡਾਲ, ਝਿੱਲੀ, ਧਮਾਲ, ਬਾਗੀ, ਭਲਵਾਨੀ ਆਦਿ ਕੁੱਝ ਲੋਕ ਆਪਣੇ ਦੇ ਆਪਣੇ ਲੋਕ ਦੇ ਪੇਸ਼ਕਾਰੀ ਵਿੱਚ ਐਨੇ ਬਦਲ ਗਏ ਹਨ ਕਿ ਉਹਨਾ ਦਾ ਨਾਂ ਲੋਕ ਮੁਹਾਂਦਰਾ ਪਛਾਨਣਾ ਹੀ ਔਖਾ ਹੋ ਗਿਆ ਹੈ, ਜਿਵੇਂ ਭੰਗੜਾ, ਸੱਭਿਆਚਾਰ, ਪਰਿਵਰਤਨ ਦੀ ਇਸ ਇਤਿਹਾਸਕ ਪ੍ਰਕਿਰਿਆ ਵਿੱਚ ਲੋਕ ਨਾਚ ਗਿੱਧਾ ਹੀ ਬੱਚ ਸਕਿਆ ਹੈ, ਜੋ ਆਪਣੇ ਸ਼ੁਰੂਆਤੀ ਸਰੂਪ ਦੀ ਆਪਣੀ ਲੋਕ ਦੇ ਮੌਲਿਕ ਪਰੰਪਰਾ ਨੂੰ ਕਾਇਮ ਰੱਖ ਸਕਿਆ ਹੈ, ਕਾਰਨ ਜਨਮ ਪਾਉਣ ਨਾਲ ਜੁੜਿਆ ਰਹਿਣਾ ਚਾਹੀਦਾ ਹੈ, ਰਹਿਣਾ ਚਾਹੀਦਾ ਹੈ, ਇਸਦਾ ਵੱਡਾ ਕਾਰਨ ਇਹ ਹੈ ਕਿ ਦੇਸ਼ ਦੀ ਵੰਡ ਸਮੇਂ ਗਿੱਧੇ ਨੂੰ ਆਪਣੀ ਜ਼ਮੀਨ ਤੋਂ ਨਹੀਂ ਉਖਾੜਨਾ ਪਿਆ, ਉਖੜਨਾ ਪਿਆ, ਪਰ ਦੂਜੇ ਲੋਕ ਨਾਚਾਂ ਨੂੰ ਜਨਮ ਭੂਮੀ ਤੋਂ ਬੇਦਖਲ ਹੋਣਾ ਪਿਆ ਉੱਧਰਲੇ ਪੰਜਾਬ ਤੋਂ ਆਏ ਸੰਨਿਆਸੀਆਂ ਦੇ ਨੇ ਆਪਣੇ ਲੋਕ ਨਾਚਾਂ ਦੀ ਵਿਰਾਸਤ ਨੂੰ ਅਣਗੌਲਿਆ ਕਰ ਦਿੱਤਾ, ਵੰਡ ਮਗਰੋਂ ਪੰਜਾਬ ਦਾ ਸੱਭਿਆਚਾਰਕ ਮੁਹਾਨ ਮਾਝੇ ਦੀ ਥਾਂ ਮਾਲਵੇ ਦੇ ਖੇਤਰ ਵੱਲ ਹੁੰਦਾ ਗਿਆ ਜਿਸਦੇ ਸਿੱਟੇ ਵਜੋਂ ਗਿੱਧੇ ਦੀ ਮਾਨਤਾ ਮਗ~ ਸਗੋਂ ਹੋਰ ਵੱਧਣ ਲੱਗੀ ਨਾਲ ਹੀ ਪੰਜਾਬੀ ਭਾਸ਼ਾ ਵਿੱਚ ਮਲਵਈ ਉਪਭਾਸ਼ਾ ਦੀ ਮਹੱਤਤਾ ਵਧਣ ਨਾਲ ਗਿੱਧੇ ਦੀ ਜ਼ਿੰਦ ਜਾਨ ਮਲਵਈ ਬੋਲੀਆਂ ਨੂੰ ਪੰਜਾਬ ਦੇ ਸਮੁੱਚੇ ਸਟੇਜ਼ਾਂ 'ਚ ਗਿੱਧਿਆਂ ਨੇ ਅਪਣਾ ਲਿਆ, ਵਿਆਹ ਨਾਲ ਜੁੜਿਆ ਰਹਿਣਾ ਇਸ ਦਾ ਦੂਜਾ ਕਾਰਨ ਇਸਦੇ ਪਿੱਛੇ ਖੜ੍ਹੀ ਬਲਵਾਨ ਲੋਕ ਪਰੰਪਰਾ ਦਾ ਕਾਇਮ ਰਹਿਣ ਹੈ ਸਮੁੱਚੇ ਪੂਰਬੀ ਪੰਜਾਬ ਵਿੱਚ ਗਿੱਧਾ ਵਿਆਹ ਦੇ ਇੱਕ ਅਨਿੱਖੜ ਅੰਗ ਵਜੋਂ ਕਬੂ~ ਮਕਬੂਲ ਰਿਹਾ ਹੈ, ਭਾਵੇਂ ਵਿਆਹ ਦਾ ਸਮੁੱਚਾ, ਮੁਹਾਂਦਰਾ ਹੀ ਬਦਲ ਗਿਆ ਹੈ, ਪਰੰਤੂ ਫੇਰ ਵੀ ਵਿਆਹਾਂ ਦੇ ਖੱਟੇ ਵਿੱਚ ਔਰਤਾਂ ਨੇ ਗਿੱਧਾ ਬਿਨਾ ਖੁਸ਼ੀ ਸੰਪੂਰਨ ਨਹੀਂ ਸਮਝੀ ਜਾਂਦੀ, ਤੀਆਂ ਦੇ ਤਿਉਹਾਰ ਨਾਲ ਜੁੜਿਆ ਹੋਣਾ ਗਿੱਧਾ ਦਾ ਤੀਆਂ ਦੇ ਤਿਉਹਾਰ ਨਾਲ ਜੁੜਿਆ ਹੋਣਾ ਵੀ ਇਸਦੀ ਮੌਲਿਕਤਾ ਨੂੰ ਕਾਇਮ ਰੱਖਣ ਦਾ ਮਜ਼ਬੂਤ ਆਧਾਰ ਬਣਿਆ, ਲੋਕ ਧਾਰਾ ਦੇ ਜਿਹੜੇ ਅੰਗ ਕਿਸੇ ਰਹਿ-ਰੀਤ ਪੂਜਾ ਜਾਂ ਤਿਉਹਾਰ ਨਾਲ ਜੁੜੇ ਹੁੰਦੇ ਹਨ, ਉਹਨਾ ਦੀ ਉਮਰ ਬਾਕੀਆਂ ਨਾਲੋਂ ਕਿਤੇ ਵੱਧ ਹੁੰਦੀ ਹੈ ਅਤੇ ਉਸ ਵਿੱਚ ਉਸਦੀ ਰੂਪ ਰੂਪ

ਪੇਸ਼ਕਾਰੀ ਦਾ ਰੂਪ ਰੰਗ ਗਿੱਧੇ ਦਾ ਪਰਾਂਪੱਕ ਰੂਪ ਵਿੱਚ ਬਚੇ ਰਹਿਣ ਦਾ ਇਕ ਹੋਰ ਵੱਡਾ ਕਾਰਨ ਇਸਦੀ ਇਸਦੀ ਪੇਸ਼ਕਾਰੀ ਦਾ ਰੂਪ ਨਿਦਾਨ ਹੈ ਜੋ ਐਨਾ ਲਚਕੀਲਾ ਹੈ ਕਿ ਇਸ ਵਿੱਚ ਪਰਿਵਰਤਨਾਂ ਨੂੰ ਅਪਣਾਉਣ ਦੀ ਅਸੀਮ ਸਮਰੱਥਾ ਹੈ, ਲੋਕ ਹੋਰਨਾਂ ਲੋਕ ਨਾਚਾਂ ਵਾਂਗ ਮੁਦਰ ਮੁਦਰਾਵਾਂ ਦੇ ਨਾਚ, ਲਹਿਰੀਆ ਦੀਆਂ ਲਹਿਰੀ ਵਿੱਚ ਬਹੁਤਾ ਨਿਸ਼ਚਿਤ ਨਹੀਂ, ਸਗੋਂ ਖੁੱਲ੍ਹਾ ਡੁੱਲ੍ਹਾ ਅਤੇ ਘੱਟ ਹੁੰਦਾ ਹੈ, ਗਿੱਧੇ ਵਿੱਚ ਵੀ ਨਾਚ ਕਿਰਿਆ ਨੇ ਬੋਲੀ ਵਿਚਲੇ ਭਾਵ ਅਤੇ ਪੇਸ਼ ਕੀਤੇ ਅਨੁਸਾਰ ਚੱਲਣਾ ਹੁੰਦਾ ਹੈ, ਕਿਸੇ ਪੂਰਵ ਨਿਸ਼ਚਿਤ ਨਾਚ ਮੁਦਰਾ ਵਿੱਚ ਨਹੀਂ, ਗਿੱਧੇ ਵਿੱਚ ਨੱਚਣ ਵਾਲੇ ਨੇ ਬੋਲੀ ਪਾ ਕੇ ਬੋਲੀ ਦੀ ਅੰਤਿਮ ਵਿੱਚ ਕਹੀ ਭੰਗ ਨੂੰ ਨਾਚ ਮੁਦਰਾਵਾਂ ਰਾਹੀਂ ਪੇਸ਼ ਕਰਨਾ ਹੁੰਦਾ ਹੈ। ਇਹ ਬੋਲੀਆਂ ਸਮੇਂ ਤੋਂ ਪ੍ਰਵਾਹ ਨਾਲ ਬਦਲਦੀਆਂ ਰਹਿੰਦੀਆਂ ਹਨ, ਇਸ ਤਰ੍ਹਾ ਗਿੱਧੇ ਨਵੇਂ ਨਵੇਂ ਅਨੁਭਵਾਂ ਨੂੰ ਆਪਣੇ ਵਿੱਚ ਸਮਾਉਂਦਾ ਹੈ, ਸੀਮਤ ਵੰਨ ਸੁਵੰਨਤਾ ਨਾਲ, ਵਾਲਾ ਨਾਚ ਗਿੱਧਾ ਸ਼ਾਇਦ ਭਾਰਤ ਦੇ ਸਭ ਲੋਕ ਨਾਚਾਂ ਨਾਲੋਂ ਵੱਧ ਸੀਮਤ ਵੰਨ-ਸੁਵੰਨਤਾ ਵਾਲਾ ਲੋਕ ਨਾਚ ਹੈ, ਨਾਚ ਦੀਆਂ ਚਾਲਾਂ ਗਤੀਆਂ ਅਤੇ ਮੁਦਰਾਵਾਂ ਦੇ ਲਿਹਾਜ਼ ਨਾਲ ਗਿੱਧਾ ਬੇਹੱਦ ਲਚਕੀਲਾ ਅਤੇ ਵੰਨਗੀਆ ਭਰਪੂਰ ਲੋਕ ਨਾਚ ਹੈ ਗਿੱਧੇ ਦੀਆਂ ਨਾਚ ਮੁਦਰਾਵਾਂ ਨੇ, ਕਿਉਂਕਿ ਬੋਲੀ ਅਨੁਸਾਰ ਚੱਲਣਾ ਹੁੰਦਾ ਹੈ ਅਤੇ ਬੋਲੀਆ ਕਵਿਤਾਵਾਂ ਦਾ ਅੰਗ ਹੋਣ ਕਰਕੇ ਜੀਵਨ ਦੀ ਵਿਵਸਥਾ ਵਿਸ਼ਾਲਤਾ ਅਤੇ ਭਾਵ ਦੀ ਗਹਿਰਾਈ ਸਹਿਜ ਹੀ ਪ੍ਰਗਟ ਕਰ ਸਕਦੀਆਂ ਹਨ। ਇਸ ਕਰਕੇ ਜੀਵਨ ਦੇ ਹਰ ਮੋੜ ਅਤੇ ਸਥਿਤੀ ਨੂੰ ਇਸ ਨਾਚ ਰੂਪ ਵਿੱਚ ਮਿਲਣ ਦੀ ਅਨੰਤ ਭਾਵਨਾ ਹੈ, ਹੌਲੀ ਵਿਚਲੇ ਨੂੰ ਨਾਚ ਮੁਦਰਾ ਦਾ ਰੂਪ ਦੇਣ ਲਈ ਇਸ ਨਾਚ ਵਿੱਚ ਪੂਰਨ ਖੁੱਲ੍ਹ ਹੁੰਦੀ ਹੈ ਕਿ ਅਦਾਕਾਰ ਆਪਣੇ ਸਰੀਰ ਦੇ ਅੰਗ ਨਾਲ ਕਿਸੇ ਵੀ ਢੰਗ ਨਾਲ ਕਲਾਤਮਕ ਵਿਧੀ ਨਾਲ ਖਲ੍ਹੋ ਕੇ ਬੈਠ ਕੇ, ਝੁੱਕ ਕੇ, ਤੇਜ਼ ਦੌੜ ਕੇ, ਮੁੱਧੀ ਜਾਂ ਸਿੱਧੀ ਹੋ ਕੇ ਹਰਕਤ ਵਿੱਚ ਲਿਆ ਸਕਦੀ ਹੈ, ਇਸ ਤਰ੍ਹਾ ਸਮੁੱਚੇ ਸਰੀਰ ਨੇ ਨਾਚ ਰੂਪ ਵਿੱਚ ਢਲਣ ਦੀ ਖੁੱਲ੍ਹ ਬਾਕੀ ਲੋਕ ਨਾਚਾਂ ਨਾਲੋਂ ਗਿਣਤੀ ਵਿਚ ਕਿਤੇ ਵਧੇਰੇ ਹੈ, ਨਾਚ ਮੁਦਰਾ ਦੀ ਅਜਿਹੀ ਖੁੱਲ੍ਹ ਵੀ ਇਸ ਨਾਚ ਰੂਪ ਦੇ ਮੌਲਿਕ ਰੂਪ ਵਿੱਚ ਜਾਰੀ ਰੱਖਣ ਦਾ ਆਧਾਰ ਬਣ ਰਹੀ ਹੈ। ਲੋਕ ਅਦਾਰਿਆਂ ਵਾਲੀ ਪੀੜ ਪੇਸ਼ਕਾਰੀ ਦਾ ਲਗਭਗ ਕਾਇਮ ਰਹਿਣਾ ਹੋਰਨਾ ਲੋਕ ਨਾਚ ਵਾਂਗ ਗਿੱਧਾ ਮੰਚ ਉੱਤੇ 'ਤੇ ਆ ਕੇ ਆਪਣੀ ਲੋਕ ਅਦਾਰਿਆ ਦੀ ਵਾਲੀ ਪੀੜ ਪੇਸ਼ਕਾਰੀ ਬਹੁਤ ਜ਼ਰੂਰੀ ਨਹੀਂ ਹੋਇਆ, ਇਸ ਲਈ ਮੰਚ ਉੱਤੇ ਲੋਕ ਅਦਾਰੇ ਦੀ ਥਾਂ ਦੀ ਸ਼ਕਲ ਧਾਰਨ ਕੀਤੀ ਹੈ, ਗਿੱਧੇ ਦੀ ਅਜੋਕੀ ਮੰਚ ਪੇਸ਼ਕਾਰੀ ਵਿੱਚ ਵੀ

ਵਾਲੀ ਲੋਕ ਪੇਸ਼ਕਾਰੀ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਸਾਰਾ ਕੁੱਝ ਗਿੱਧੇ ਦੀ ਜਾਣ ਦਾ ਲੋਕ ਪਰੰਪਰਾ ਅਤੇ ਪੇਸ਼ਕਾਰੀ ਦੀ ਰਚਨਾ ਵਿਧਾਨਿਕ ਕੁੱਲ ਵਿੱਚ ਕਾਰਨ ਹੀ ਸੰਭਵ ਹੋਇਆ ਹੈ, ਸਦਾ ਪੇਸ਼ਕਾਰੀ, ਗਿੱਧੇ ਦੀ ਪੇਸ਼ਕਾਰੀ ਬਹੁਤ ਸਾਦਾ ਜਿਹੀ ਹੈ, ਕੁੜੀਆਂ ਅੰਦਰ ਬਾਂਹ ਮੂੰਹ ਕਰਕੇ ਗੋਲ ਦਾਇਰੇ ਵਿੱਚ ਖੜ੍ਹੀਆਂ ਹੋ ਜਾਂਦੀਆਂ ਹਨ ਜਿਸਨੂੰ ਘੱਗਰੀ ਪੀੜ ਕਿਹਾ ਜਾਂਦਾ ਹੈ ਇੱਕ ਜਾਂ ਦੋ ਕੁੜੀਆਂ ਰਲ ਕੇ ਬੋਲੀਆਂ ਪਾਉਂਦੀਆਂ ਹਨ ਅਤੇ ਬਾਕੀ ਕੁੜੀਆਂ ਤਾੜੀ ਦੀ ਸਾਂਝੀ ਤਾਲ ਨਾਲ ਬੋਲ ਬੋਲ ਵਾਲੀ ਦੇ ਬੋਲ ਨੂੰ ਹੁੰਗਾਰਾ ਭਰਦੀਆਂ ਹੋਈਆਂ ਲੈ ਬੱਧ ਕਰਦੀਆ ਹਨ, ਗਿੱਧਾ ਗਿੱਧਾ ਕਰਦੀ ਮੇਲਣੇ, ਗਿੱਧਾ ਪਊ ਬਥੇਰਾ, ਪਿੰਡ ਦੇ ਮੁੰਡੇ ਢੁੱਕ ਕੇ ਆ ਗਏ, ਕੀ ਬੁੱਢੜਾ ਕੀ ਠੇਰ੍ਹਾ, ਅੱਖ ਪੱਟ ਅਤੇ ਪੱਟ ਕੇ ਦੇਖ ਤੂੰ ਕੇਰਾਂ ਭਰਿਆ ਪਿਆ ਹਨੇ~ ਬਨੇਰਾ, ਨੱਚ ਕਬੂਤਰੀਏ ਜੇ ਸੌਂਕ ਦਾ ਗੇੜਾ, ਅੰਤਿਮ ਤੂੰ ਜਿਸਨੂੰ ਤੋੜਾ ਕਿਹਾ ਜਾਂਦਾ ਹੈ ਉਹਨੂੰ ਸਾਰਿਆ ਕੁੜੀਆਂ ਵੱਲੋਂ ਸਾਂਝੀ ਤੌਰ 'ਤੇ ਸੁਰ ਉੱਚੀ ਸੁਰ 'ਤੇ ਤੇਜ਼ ਗਤੀ ਦੀ ਹੋਰ ਵਿੱਚ ਚੁੱਕਿਆ ਅਤੇ ਦੁਹਰਾਇਆ ਜਾਂਦਾ ਹੈ ਜੋ ਕਿ ਗਿੱਧੇ ਦੀ ਲਾਜ਼ਮੀ ਸ਼ਰਤ ਹੈ ਤੋੜੇ ਦੇ ਬੋਲ ਆਉਂਦਿਆ ਹੀ ਦੋ ਕੁੜੀਆਂ ਪੀੜ ਦੇ ਅੰਦਰੋਂ ਉਲਟ ਦਿਸ਼ਾਵਾਂ ਵੱਲ ਆ ਖੁਰਲੀ ਵਿਚਲੇ ਸੰਭਵ ਭਾਵ ਨੂੰ ਨਾਚ ਮੁਦਰਾਵਾਂ ਦਾ ਰੂਪ ਦੇਣ ਲਈ ਨੱਚਣ ਲੱਗ ਪੈਂਦੀਆਂ ਹਨ, ਇਹ ਕੁੜੀਆਂ ਤੋੜੇ ਨੂੰ ਗਾਉਂਦੀਆਂ ਹੋਈਆਂ ਚੁੱਕ ਕੇ ਤਾੜੀ ਮਾਰਦੀਆਂ ਅੱਡੀਆ 'ਤੇ

ਗਿੱਧੇ ਦੀਆਂ ਬੋਲੀਆਂ ਵਿੱਚ ਆਮ ਤੌਰ 'ਤੇ ਦੋ ਪਾਤਰਾਂ ਦੀ ਕਲਮਬੱਧ ਦੋ ਰਿਸ਼ਤਿਆਂ ਦੇ ਟਕਰਾਅ ਜਾਂ ਕਿਸੇ ਸਥਿਤੀ ਦੇ ਦੋ ਪਹਿਲੂਆ ਦੀ ਨਾਟਕੀ ਜੁਗਤ ਵਿੱਚ ਪੇਸ਼ ਕੀਤਾ ਗਿਆ ਹੁੰਦਾ ਹੈ, ਇਸੇ ਨਾਟਕ ਬੋ~ ਨਾਟਕੀ ਬੋਲ ਵਿਚਲੀ ਸਥਿਤੀ ਨੂੰ ਨੱਚਣ ਵਾਲੀਆਂ ਨਾਚ ਮੁਦਰਾਵਾਂ ਦਾ ਰੂਪ ਦੇਣਾ ਹੁੰਦਾ ਹੈ। ਗਿੱਧੇ ਦੀ ਬੋਲੀ

ਜਿਵੇਂ ਕਿ ਤੁਸੀਂ ਦੇਖਿਆ ਹੀ ਹੋਣਾ, ਬਈ ਜਦੋਂ ਤੁਸੀਂ ਆਪਣੇ ਛੋਟੀ ਉਮਰ ਤੋਂ ਲੈ ਕੇ ਵੱਡੀ ਵਿਦਿਆਲਿਆ ਵਿੱਚ ਜਾਂਦੇ ਹੋ ਤਾਂ ਕਈ ਤਰ੍ਹਾ ਦੇ ਗਿੱਧੇ ਵਿਖਾਏ ਜਾਂਦੇ ਹਨ ਜਿੰਨ੍ਹਾ ਵਿੱਚ ਕੁੜੀਆਂ ਬੋਲੀਆਂ ਪਾਉਂਂਦੀਆਂ ਹਨ ਅਤੇ